ਘਰੋਂ ਬੇ-ਘਰ ਵੀ ਹੋ ਗਏ ਨਿਖੱਟੂ ਯਾਰਾਂ ਈ ਨਸ਼ੇ ਤੇ ਲਾਇਆ ਸੀ ਉਨਾਂ ਨੂੰ ਉਹ ਕਿਵੇਂ ਭੂਆ ਮੈਂ ਦੁੱਖੀ ਮਨ ਨਾਲ ਕ ਕਿਹਾ ਬਸ ਕੁਝ ਨਾ ਪੁੱਛ ਆਹ ਘਰ ਵੀ ਵੇਚ ਦਿੱਤਾ ਇ ਇਹਨਾਂ ਨੇ ਜ਼ਲਾਦਾਂ ਨੇ ਕਬਜਾ ਲੈਣ ਆਏ ਉਹ ਕਾਗਜ਼ ਵੀ ਵੇਖ ਕੇ ਪਤਾ ਲੱਗਾ ਥਾਣਿਆਂ ਚ ਰੌਲਿਆਂ ਤੇਰੀ ਭੂਆ ਨੂੰ ਇ ਇਸ ਸਾਲੇ ਨੇ ਕ ਕਾਹਦਾ ਪੁੱਤ ਆ ਉਹ ਭੂਆ ਤੇਰਾ ਜਿਹੜਾ ਪੁੱਤ ਬਚ ਪੁੱਤ ਹੀ ਨਾ ਬਚਾ ਸਕੀ ਤੇਰੀ, ਤੇਰਾ ਮੇਰੀ ਦੁੱਖੀ ਹੋਏ ਬੋਲ ਨਿਕਲੇ ਆਹਾ ਗੀਤੀ ਨੇ ਆਪਣੇ ਗਹਿਣੇ ਵੇਚ ਕੇ ਵੇਚ ਦਿੱਤੇ ਮੂਲ ਕੇ ਆਖੇ ਆਖੇ ਕਹਿੰਦੀ ਮੇਰੀ ਮੇਰੀ ਮਾਂ ਵਰਗੀ ਸੱਸ ਦਾ ਘਰ ਆ ਇਹ ਭਾਂਵੇਂ ਨਰਕ ਭੋਗਾਂ ਮਰਨਾ ਹੀ ਵੀ ਇਸੇ ਨਾਲ ਆ ਕਰੋੜਾਂ ਦੀ ਮਾਲਕ ਅੱਜ ਨਸ਼ੇੜੀ ਪੁੱਤਾਂ ਦੀਆਂ ਕਾਲੀਆਂ ਕਰਤੂਤਾਂ ਕਰਕੇ ਘਰੋਂ ਬਾਹਰ ਬੇ-ਘਰ ਹੋਈ ਪਈ ਆਂ ਕਾਹਦਾ ਖ਼ਾਨਦਾਨ ਇਹ

ਦਿੱਤੇ ਦੁੱਖਾਂ ਦੇ ਅਹ ਪਹਾੜ ਵਿੱਚ ਭੂਆ ਹੀ ਰੱਬ ਬਣ ਹੋਣ ਭੂਆ ਲਈ ਸਾਲ ਬਾਅਦ ਭੂਆ ਦੇ ਆਏ phone ਤੋਂ ਦੀ ਫੇਰ ਪੁੱਤਾਂ ਨੇ ਕਿਹਾ ਤੇਰੇ ਨਸ਼ਿਆਂ ਦਾ ਮਾਰਾ ਸਾਲਾ ਪਰਤ ਆਈ ਆ ਭ ਭਲਾ ਹੋਏ ਰੱਬ ਰੱਬ ਬਣ ਗਏ ਗੁਰਦਿੱਤ ਸਿਉਂ ਦਾ

ਨਾ ਉਹ ਦੱਸਦਾ ਸੀ ਕਿ ਉਸਦਾ ਪੁੱਤ ਕੋਈ ਨਹੀਂ ਸੀ ਗਲੀਆਂ ਚ ਰੁੱਲਦੇ ਨੂੰ ਆਪਣਾ ਪੁੱਤ ਸਮਝ ਸਮਝ ਬੈ ਅਮ ਦ ਪਹਿਲਾਂ ਪਹਿਲਾਂ ਦੋ ਤਿੰਨ ਦਿਨ ਨਸ਼ੈ ਨਸ਼ਾ ਰੋਕੋ ਦ ਦਵਾਖ਼ਾਨੇ ਦਾਖਲ ਕਰਵਾਇਆ ਫਿਰ ਖੇਤਾਂ ਚ ਆਏ ਲਾਇਆ ਅਹ ਆਏ ਦਿਨ ਰਾਤ ਖੇਤਾਂ ਚ ਕਿਰਤ ਕਰਦਾ ਨਹੀਂ ਥੱਕਦਾ ਸੀ ਮਨਜੀਤ ਮਾਂ ਦੀ ਮਾਂ ਦੀਆਂ ਆਂਦਰਾਂ ਤੇ ਤੀਵੀਂ ਦੀਆਂ ਅੱਖਾਂ ਦੇ ਹੰਝੂਆਂ ਤੋਂ ਤੌਬਾ ਕਰਨ, ਤੌਬਾ ਤੌਬਾ ਦੀ ਇਹ ਪੁੱਤ ਦੀ ਵਿੱਕਲ ਵਿਲਕ ਨੇ ਇਸ ਇਸ ਦੀ ਘਰ ਵਾਪਸੀ ਕੀਤੀ ਸਰਦਾਰ ਗੁਰਦਿੱਤ ਸਿਉਂ ਕਹਿੰਦਾ ਖੇਤਾਂ ਚ ਉਵੇਂ ਉਵੇਂ ਈ ਕੰਮ ਕਰੂ ਇਹ ਤੇਰਾ ਸ਼ੇਰ ਪੁੱਤਰ ਇਹ ਤੇਰਾ ਸ਼ੇਰ ਪੁੱਤਰ ਤਨਖ਼ਾਹ ਵੀ ਲੈਕੇ ਆਉ ਪਰ ਇਹ ਆਂਦਰਾਂ ਤਰ

ਸਮਾਉਂਦੀ ਫੁੱਲੀ ਨਹੀਂ ਸਮਾਉਂਦੀ ਆਪ ਹੀ ਕਹਿੰਦੀ ਫਿਰਦੀ ਹੁਣ ਇਹ ਕਿ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੋਂ ਆ ਜਾਏ ਤਾਂ ਉਹ ਭੁੱਲਿਆ ਨਹੀਂ ਕਹਿੰਦੇ ਅਹ ਭੂਆ ਤੇ ਭੂਆ ਦੀ ਲੰਬੀ ਚੌੜੀ ਗੱਲ ਤਾਂ ਗੱਲ ਚ ਲਗਾਤਾਰ ਹੁੰਗਾਰੇ ਭਰਦਾ ਰਿਹਾ ਦੋ ਦੁਖਦਾਈ ਮਨ ਨੂੰ ਵੱਡੀ ਵੀ ਮਿਲੀ ਤੇ ਮੇਰੀ ਗੱਲ ਦੇ ਅਖਰੀਲੇ ਸ਼ਬਦ ਭੂਆ ਤੇਰਾ ਮਨਜੀਤ ਸੱਚੀ ਦੀ ਮਨ ਦੀ ਬੜੀ ਬਾਜੀ ਜਿੱਤ ਗਿਆ ਕਪੁੱਤਾਂ ਨਾਲੋਂ ਤੇਰੀਆਂ ਨੂੰਹਾਂ ਤਾਂ ਚੰਗੀਆਂ ਹਨ ਤੇ ਪਰ ਅਹ ਆਹ ਕਪੁੱਤ ਵੀ ਮੇਰਾ ਸਪੁੱਤ ਬਣ ਗਿਆ ਕਹਾਣੀ ਵਿੱਚ ਕਿਸੇ ਸੁਧਾਰ ਦ੍ਰਿਸ਼ਟੀ ਪਾਤਰ ਨਾ ਲਿਖੋ ਨਾ ਲਿਖੋ ਅਹ ਕਹਾਣੀ ਵਿਸਲੇਸ਼ਣ ਦੇ ਆਧਾਰ ਤੇ ਉਪਰੋਕਿਤ ਕਿਰਿਆਵਾਂ ਉਪਰ ਧੰਨਵਾਦ। hello ਹੋਰ ਕਿਦਾ

ਉਹ ਨਾ ਬੰਦਾ ਕੋਈ ਆ ਗਿਆ ਸੀ ਤੇ ਉਹਨੇ ਹੱਥ ਮਾਰਤਾ ਉਹ ਨਿਆਣਾ ਸੀ ਉਹਦੇ ਨਾਲ ਕੋਈ ਉਹ ਤਾ ਕਿਤੇ ਜਾ ਕੇ ਉਦੇ ਮਾ ਪਿਓ ਲੈ ਕੇ ਆਏ ਭਰਾਵਾ ਉਹ ਮੁੰਡੇ ਦਾ ਮਾਂ ਪਿਓ ਲੈ ਕੇ ਆਏ ਭਰਾਵਾ ਜਾਕੇ

ਹੋਰ ਕੋਈ ਨਸ਼ੇ ਹੋਗੇ medical ਨਸ਼ੇ ਹੋਗੇ ਜਾ ਹੋਰ ਕੋਈ ਉਹ ਮਾੜੇ

ਹਜਾਰ ਕਿਥੋ ਨਿਕਲੀਏ ਰੋਜ ਦਿਹਾੜੀ ਮੰਨ ਲੈ ਚਾਰ ਸੋ ਰੁਪੀਆ ਬੰਦਾ ਦਿਹਾੜੀ ਲੋਂਡ ਰਿਹਾ ਆ ਤੇ ਪੰਜ ਸੋ ਰੁਪੀਏ ਦਾ ਇਹ ਆਉਂਦਾ ਤੇ ਛੇ ਸੋ ਰੁਪੀਆ ਜੇਬ ਚੋ ਜਾਣਡ ਰਿਹਾ ਨਾਲੇ ਸਾਰੀ ਦਿਹਾੜੀ ਮਰਦੇ ਰਹਿਣਾ ਕ ਨਹੀ ਚਾਹੀਦਾ ਪੰਜ ਸੋ ਦਾ ਉਹ ਲੈਣਾ ਮੰਗਰੋ ਸਿਗਟਾ ਸੁਗਟਾ ਪੀਂਦੇ ਤੀਹਾ ਰੁਪੀਆਂ ਦੀ ਕੂਲਲਿਪ ਆਉਂਦੀ ਤੇ ਵੀਹਾ ਰੁਪੀਏ ਦਾ ਲਾ ਤੂੰ ਬੰਡਲ ਲਾਲਾ ਹਮ ਇਦਾ ਕਰ ਕਰਕੇ ਤਾ ਥੱਲੇ ਨੂੰ ਜਾਂਦੇ ਆ ਬੰਦੇ ਆਹੋ ਆਹੋ ਸਾਡੇ ਵੀ ਇਥੇ ਆਏ ਸੀ ਕੰਮ ਵੀ ਕਰਦੇ ਫਿਰ ਵੀ ਮਤਲਬ ਥੱਲੇ ਨੂੰ ਜਾਂਦੇ ਐ ਆਹੋ ਆਹੋ ਤੇ ਉਹ ਸੈਂਟਰ ਵਾਲੇ ਨੀ ਚੁਕਦੇ ਜਿਹੜੇ ਨਸ਼ਾ ਛਡਾਓ ਵਾਲੇ ਆਹੋ ਉਹ ਨਸ਼ਾ ਛਡਾਓ ਵਾਲੇ ਜਿਹੜੇ ਐ ਉਹ ਆਏ ਸੀ ਸਾਡੇ ਪਿੰਡ ਇੱਕ ਵਾਰੀ ਤੇ ਮੁੰਡਾ ਸੀ ਸਾਡੇ ਨਵੀਨ ਉਹਨੂੰ ਨਾ ਸੈਂਟਰ ਵਾਲਿਆਂ ਨੇ ਨਾ ਮਾਂ ਪਿਓ ਨਾ ਅੱਕ ਕੇ ਵਿਚਾਰਿਆਂ ਨੇ ਚਕਾ ਹੀ ਦਿੱਤਾ ਆ ਪੀ ਵਧੀਆਂ ਜਿੰਦਗੀ ਬਣ ਜੁ ਉਥੇ ਜਿੰਦਗੀ ਬਣ ਜਾਣੀ ਉਥੇ ਨਸ਼ਾ ਛਡਾਉ ਚ ਤੇ ਉਹ ਭਰਾ ਨਸ਼ਾ ਛਡਾਓ ਚ ਉਹਨੂੰ ਜਦ ਘਲਾਇਆ ਨਾ ਬਦਮਾਸ਼ੀ ਟੈਪ ਚ ਵੀ ਰੱਖਦਾ ਸੀ ਪੈਰ ਹਨਾ ਤੇ ਉਹ ਜੋ ਨਸ਼ਾ ਛਡਾਓ ਚ ਉਹਨੂੰ ਲੈਗੇ ਨਸ਼ਾ ਛਡਾਓ ਚ ਜਦੋ ਰੱਖਣ ਲੱਗੇ ਤਾ ਬੰਦਾ ਸੀ ਕੋਈ ਉਹ ਆਂਦਾ ਪੀ ਨਈ ਨਈ ਇਹਨੂੰ ਨੀ ਆਪਾ ਜਾਣ ਦੇਣਾ ਅੱਛਾ ਹਮ

ਉਹ ਆਦੀ ਕ ਬੰਦਿਆਂ ਵਾਗੂ ਚੱਲ ਜਾ ਇਥੋਂ ਨਹੀ ਤੇ ਤੈਨੂੰ ਵੀ ਗੱਡੀ ਚ ਪਾਕੇ ਨਾ ਬੰਨ ਕੇ ਉਥੇ ਲਾ ਜਾਣਾ ਆ ਤੈਨੂੰ ਮਹੀਨਾ ਕ ਉਥੇ ਰੱਖ ਕਿ ਫਿਰ ਘਰ ਦੱਸਣਾ ਵੀ ਸਾਡੇ ਕੋਲ ਏ ਠੀਕ ਏ ਉਹ ਤੇ ਫੂ ਫੂ ਕਰਦਾ ਦੋੜਾ ਆਇਆ ਘਰਾ ਨੂੰ ਮੈਨੂੰ ਨਾ ਲੈ ਜਾਣ ਮੈਨੂੰ ਨਾ ਲੈ ਜਾਣ ਠੀਕ ਤਾ ਆਪਾ ਭਰਾ ਕਹੀ ਦਾ ਆਪਣਾ ਬਚਾਅ ਹੀ ਰੱਖੋ ਮਾੜੇ ਬੰਦਿਆ ਤੋ ਕ ਨਹੀ ਲੋਕੀ ਲਾ ਦਿੰਦੇ ਆ ਦੇ ਦਿੰਦੇ ਕੋਲੋ ਲਵਾ ਦਿੰਦੇ ਆ ਤੇ ਮੁੜ ਕੇ ਵੀਰ ਮੇਰਿਆ ਜਦੋਂ ਛੱਡਣਾ ਉਦੋ ਪਤਾ ਲੱਗਦਾ ਈ ਅਹੋ ਆਹੋ ਇਹ ਕੰਮ ਕਰਨੇ ਕਿਤੇ ਸੋਖੇ ਨਾਲੇ ਮਾ ਪਿਓ ਤੰਗ ਨਾਲੋ ਘਰ ਦੇ ਤੰਗ ਨਾਲੇ ਨਿਆਣੇ ਤੰਗ ਹਮ ਕੰਮ ਤੇ ਅੱਗੇ ਨੀ ਤੈਨੂੰ ਪਤਾ ਲੱਭਣ ਡਿਆ ਕੰਮ ਹੈਗਾ ਕਿਤੇ ਕੰਮ ਕਿਥੇ ਕੰਮ ਹੈ ਨੀ ਹੁਣ ਆਪਾ ਵੀ ਲੱਭਣ ਡੇ ਕੰਮ ਲੱਭਣ ਨੀ ਰਿਹਾ ਆਹੋ ਆਹੋ ਕੱਲ ਯਾਰ ਕਰ ਲਾ ਗੱਲ ਉਹਦੇ ਨਾਲ ਦੀਪ ਨਾਲ ਵੀਡੀਓ ਕਾਲ ਤੂੰ ਕਿਥੇ ਭਲਾ ਉਹ ਲੇਹ ਲਦਾਖ ਵਿੱਚ ਅੱਛਾ ਤੇ ਉਹ ਤੇ ਬਰਫ ਜੀ ਡਿਗੱਣ ਰੀ ਮੀਂਹ ਜਿਹਾ ਪੈਣ ਡਿਆ ਤੇ ਕੰਮ ਉਹ ਉਥੇ ਕਾਦਾ ਕਰਦਾ ਉਥੇ ਉਹ ਕਰਦਾ ਲੱਕੜ ਦਾ ਲੱਕੜ ਦਾ ਕਰਦਾ ਬੈਡ ਬੂਡ ਬਣਾਣੇ ਜੋ ਵੀ ਸਾਰਾ ਕੁਝ ਚੱਲ ਯਾਰ ਕੋਈ ਗੱਲ ਨੀ ਆਪਣਾ time pass ਤਾ ਕਰਨਾ ਹੁਣ ਨਿਆਣੇ ਤੇ ਪਾਲਣੇ ਕ ਨਹੀ ਹਮ ਇਹ ਤੇ ਗੱਲ ਹੈ time pass ਤਾ ਕਰਨਾ ਆਹੋ ਤੇ ਉਹ ਕਿਸੇ ਦੇ ਨਾਲ ਜਾ ਦਿਹਾੜੀ ਲੱਗਾ ਕ ਆਪਣੇ ਨਈ ਉਹ ਨਾ ਉਹਦਾ ਸਾਲਾ ਉਧਰ ਜਾਂਦਾ ਸੀ ਕਿੰਨਾ ਚਿਰ ਹੋ ਗਿਆ

ਅੱਛਾ ਅੱਛਾ ਨਿਆਣਏ ਨਿਉਣਏ ਵੀ ਲੈਗੇ ਉਧਰ ਪਾਤੇ school ਭਾਜੀ ਅੱਛਾ ਅਹਾ ਹਮ ਚੱਲ ਵਧੀਆਂ ਫਿਰ ਤੇ ਕੰਮ ਆਪਣਾ ਨੀ ਉਹ ਕਰਦਾ ਜਿਹੜਾ ਟੈਲ ਦਾ ਕਰਦਾ ਸੀ ਕਹਿੰਦਾ ਪੀ ਜਦੋ ਉਹ ਮਿਲੇ ਉਹ ਵੀ ਕਰ ਲੈਣਾ ਆ ਤੇ ਜਦੋਂ ਇਹ ਮਿਲੇ ਇਹ ਵੀ ਕਰ ਲੈਣਾ ਆ ਹਜੇ ਲੋਕਾਂ ਨੂੰ ਪਤਾ ਨੀ ਨਾ ਇਹ tall ਦਾ ਕਰਦਾ ਆ tall ਪੰਥਰ ਦਾ ਕਰਦਾ ਆ ਹੁ ਹਜੇ ਤੇ ਉਹਦਾ ਸਾਲੇ ਉਧਰ ਹੈਗੇ ਆ ਮਸ਼ੁਰੀ ਹੈਗੀ ਆ ਪਤਾ ਉਹਦੇ ਬਾਰੇ ਪੀ ਇਹ ਕੰਮ ਕਰਦਾ ਆ ਸਾਲੇ ਨੂੰ ਮਿਲਦਾ ਕੰਮ ਲੱਕੜ ਦਾ ਤੇ ਉਹਦੇ ਨਾਲ ਕਰਦਾ ਆ ਅੱਛਾ ਅੱਛਾ ਬਣੀ ਜਾਂਦੇ ਵਾਹ ਵਾਹ ਪੈਸੇ ਹਨਾ ਉਹ ਤੇ ਫਿਰ ਹਾਜੀ ਹਾਜੀ ਪਤਾ ਨੀ ਉਹ ਤਾ ਪੁਸ਼ਿਆ ਨੀ ਪਰ ਵੇਖੋ ਹਮ ਅੱਛਾ ਫਿਰ ਵੀ ਮੈ ਨਾ ਠੀਕ ਆ ਯਾਰ ਹਮ ਬਾਕੀ ਉਹ ਬੰਦਾ ਇਦਾ ਦਾ ਜੇ ਪੀ ਜਿਹੜਾ ਕੰਮ ਉਹਨੇ ਫੜ ਲਿਆ ਨਾ ਉਹ ਕਰ ਦੇਣਾ ਚਾਹੇ ਉਹਨੂੰ ਨਾ ਹੀ ਆਂਦਾ ਹੋਵੇ

ਹਾ ਜੇ ਲੱਕੜ ਦੇ ਕੰਮ ਚ ਪੈ ਗਿਆ ਨਾ ਉਹ ਵੀ ਮੈਨੂੰ ਉਮੀਦ ਐ ਕੇ ਚਾਰ ਕ ਮਹੀਨਿਆਂ ਚ ਸਿੱਖ ਜਾਣਾ tall ਦਾ ਭਾਜੀ ਜਦੋਂ ਇਹਨੇ ਸਿੱਖਿਆ ਸੀ ਉਦੋ ਇਹਨੇ ਚਾਰ ਮਹੀਨੇ ਲਾਏ ਸੀ ਇਹਦੀ ਮਾਸੀ ਦਾ ਮੁੰਡਾ ਉਹ ਜਾਂਦਾ ਰਿਹਾ ਸ਼੍ਰੀ ਨਗਰ ਇੱਕ ਸੀਜਨ ਇਹਨੂੰ ਘਲਿਆ ਨਾਲ ਇਹ ਰਾਜ ਮਿਸਤਰੀ ਦਾ ਕੰਮ ਕਰਦਾ

ਰਾਜ ਮਿਸਤਰੀ ਦਾ ਕੰਮ ਕਰਦਾ ਸੀ ਇੱਕ ਸੀਜਨ ਗਿਆ ਉਹਦੇ ਨਾਲ ਸ਼੍ਰੀ ਨਗਰ ਗਿਆ ਅੱਛਾ ਉਥੇ ਫਿਰ ਟੈਲ ਟੂਲ ਦਾ helper ਗਿਆ ਸੀ ਫਿਰ ਕਰਨ ਕਰਨ ਡਿਆ ਸੀ ਫਿਰ ਨਾਲ ਹੀ ਕੱਟਣ ਕੁਟਣ ਪਿਆ ਤੇ ਲਾਉਣ ਲੱਗ ਪਿਆ ਬਅਦ ਚੋ ਇਹ ਆਇਆ ਚੋ ਪੰਜਾ ਮਹੀਨਿਆਂ ਬਾਅਦ ਹਮ ਇਥੇ ਫਿਰ ਦਿਹਾੜੀ ਦਿਹੁੜੀ ਮਤਲਬ ਟੈਲ ਦੇ ਕੰਮ ਤੇ ਅੱਛਾ ਦਿਹਾੜੀ ਲੱਗਾ ਫਿਰ ਬਾਅਦ ਚੋ ਆਪਣੇ ਕੰਮ ਦਾ ਪਤਾ ਕਰਦਾ ਰਿਹਾ ਦੋ ਤਿੰਨ ਕੰਮ ਇਹਨੂੰ ਮਿਲੇ ਉਹ ਇਹਨੇ ਵਧੀਆਂ ਕੀਤੇ ਤੇ ਕੰਮ ਕੰਮ ਫਿਰ ਇਹਨੂੰ ਮਿਲਣ ਲੱਗ ਪੇ ਅੱਛਾ ਕੰਮ ਕੁਮ ਇਹਨੂੰ ਮਿਲਣ ਲੱਗ ਪੇ ਫਿਰ ਆਪਣਾ ਕੰਮ ਕਰਨ ਲੱਗ ਪਿਆ ਹੋਲੀ ਹੋਲੀ ਅੱਛਾ ਅੱਛਾ ਚੱਲ ਵਧੀਆਂ ਆ ਇਤੇ ਆਣ ਕੇ ਆਪਣਾ ਕਰਦਾ ਹੋਣਾ ਕੰਮ ਹਾਜੀ ਹਾਜੀ ਮੁਖੇ ਘਰ ਵੀ ਇਹਨੇ ਲਾਈਆਂ ਟੈਲਾ ਚੱਲ ਵਧੀਆਂ ਲਾਈਆਂ tall talla ਤੇ ਵਧੀਆਂ ਘੜੂਗਾ ਬੰਦਾ ਹਨਾ ਜਾਨ ਪਾ ਦਿੰਦਾ ਕੰਮ ਚ ਗੁੜੂਆ ਪਿੰਡ ਚ ਕੀਤੇ ਤਿਨਾ ਚੋਆ ਦੇ ਉਹ ਰਾਜਾ ਰਾਜਾ ਮੁਡਾ ਆ ਉਹਨਾ ਦਾ ਮੁੰਡਾ ਆ ਹੈਪੀ ਤੇ ਉਹਨਾ ਦੇ ਉਹਨਾ ਦੇ ਕੰਮ ਵੀ ਵਧੀਆਂ ਇਹਨੇ ਕੀਤੇ ਬਰੀਕੀ ਨਾਲ ਦਿਲੋ ਤੈਨੂੰ ਪਤਾ ਦਿਲੋ ਹੋ ਕੇ ਕੰਮ ਕਰਦਾ ਇਹ ਉਹਨੇ ਕੀ ਕੀਤਾ ਪੀ ਹੈਪੀ ਨੇ ਪਹਿਲਾ tall tulle ਲਾਂਦਾ ਰਿਹਾ ਕ ਚਲੋ ਵਧੀਆਂ ਚਲੋ ਵਧੀਆਂ ਤੇ ਜਦੋਂ ਨਾ ਕਿਸੇ ਨੂੰ ਪੈਸੇ ਦੇਣੇ ਹੋਣ ਹਨਾ ਹਾਜੀ ਹੀਜਾ ਉਦੋ ਆ ਲੱਕ ਚੋ ਦੋ ਲੈਲਾ ਉਚੀਆਂ ਆ ਆ ਦੇ ਆਹ ਨੁਕਰ ਚੋ ਮਾੜੀ ਜੀ ਉਹ ਆ ਤੇ ਉਹ ਕਹਿੰਦਾ ਜਿਨੇ ਦੀ tall ਆਉਂਦੀ ਆ ਉਨੇ ਦੀ ਮੈ ਪੂਟ ਕੇ ਲਾ ਦਿੰਦਾ ਆ ਨਹੀ ਇਹ ਕੰਮ ਉਹ ਆ ਕੰਮ ਚ ਉਹ ਆ ਜਦੋ ਕਿਸੇ ਗਰੀਬ ਦੇ ਪੈਹੇ ਮਾਰਨੇ ਹੋਣ ਗੱਲ ਸਾਰੀ ਹਾਜੀ ਹਾਜੀ ਹਾ ਤੇ ਇਹਨੇ ਮਾਰ ਲੈ ਉਹਦੇ ਗਰੀਬ ਦੇ ਮਾਰਲੇ ਵਾਹ ਵਾਹ ਹੀ ਆਹੋ ਤੇ ਪਹਿਲਾ ਉਹਨੂੰ ਕਹਿੰਦਾ ਸੀ ਮੈ ਤੈਨੂੰ ਬਾਹਰ ਘਲੋਦਾ ਅੱਛਾ ਅੱਛਾ ਤੇ ਸਾਡੇ ਪਿੰਡ ਇੱਕ ਵਿਕਾ ਤੇ ਇਕ ਉਹ ਸੋਨੂੰ ਭਾਈਆਂ ਅੱਛਾ ਤੇ ਇੱਕ ਦੀਪ ਉਹਨੂੰ ਨੂੰ ਕਹਿੰਦਾ ਤੂੰਸੀ ਲਿਆਓ ਲਿਆਓ ਕਾਪੀਆਂ ਤੂਸੀ tall ਦਾ ਕੰਮ ਕਰ ਲੈਂਦੇ ਤਾਨੂੰ ਮੈ ਬਾਹਰ ਕਰਦਾ ਬਾਹਰ ਕਰਦਾ ਤੇ ਇਹਨਾ ਤੋ ਪੈਹੇ ਪੁਹੇ ਲੈਲੇ ਤੀਹ ਤੀਹ ਹਜਾਰ ਰੁਪਈਆਂ ਹਾਜੀ ਹਾਜੀ ਤੇ ਮੁੜ ਕੇ ਲੈ ਵੀਜੇ ਵੁਜੇ ਕਟਾਤੇ ਤੇ ਮੁੜਕੇ ਪਤਾ ਨੀ ਕੀ ਹਿਸਾਬ ਤਿਕਾਬ ਸੀ ਉਹ ਜਾ ਕੰਮ ਮਾੜਾ ਸੀ ਜਾ ਚੰਗਾ ਸੀ ਇਹਨੇ ਉਹਨਾ ਤੋ ਤੀਹ ਤੀਹ ਚਾਲੀ ਚਾਲੀ ਹਜਾਰ ਰੁਪੀਆ ਫੜ ਕੇ ਤੇ ਉਹ ਬਹਿ ਗਿਆ ਠੀਕ ਆਹੋ ਤੇ ਉਹ ਪੈਹੇ ਇਹਨਾ ਦੇ ਆੜਗੇ ਸੀ ਜਾ ਮਿਲਗੇ ਸੀ ਅੱਛਾ ਅੱਛਾ ਇਦਾ ਦੇ ਤਾ ਬੰਦੇ ਸਾਡੇ ਪਿੰਡ ਚ ਕੰਮ ਕਰਦੇ ਬੇਈਮਾਨੀ ਤੇ ਜੋਰ ਰੱਖਿਆ ਹੋਰ ਸਣਾ ਭਰਾ ਕੋਈ ਨਵੀ ਤਾਜੀ ਬੇਈਮਾਨੀ ਬੜੀ ਅੱਜ ਕੱਲ ਥੋਨੂੰ ਪਤਾ ਲੋਕੀ ਭੂਖੇ ਮਰਨ ਡੇ

ਹਮ ਰੱਬ ਈ ਆ ਜ ਬਚਾ ਜੇ ਬਚਾ ਜੇ ਇਹਨਾ ਲੋਕਾ ਤੋ ਨਹੀ ਤੇ ਬੜਾ ਅੋਖਾ ਕੰਮ ਨਹੀ ਡੱਗਰ ਨੀ ਰੱਖੇ ਦੁਧ ਮੁਲ ਹੀ ਲਿਆਦੇ ਆ ਕੀ ਰੇਟ ਮਿਲਦਾ ਮੈਖਾ ਦੁੱਧ ਕੀ ਰੇਟ ਮਿਲਦਾ ਮੱਝ ਦਾ ਸੱਠ ਰੁਪੀਏ

ਪਿੰਡੋ ਲੈਂਦੇ ਜਾ ਬਾਹਰੋ ਪਿੰਡੋ ਪਿੰਡੋ ਇਕੋ ਮੱਝ ਦਾ ਕੋਲੀ ਵਿੱਚ ਗਾਈ ਦਾ mix ਨੀ ਕੋਈ ਵਿੱਚ ਬੱਕਰੀ ਦਾ ਮਿਕਸ ਨੀ ਅੱਛਾ ਵਿੱਚ ਅੱਧਾ ਪਾਣੀ ਪਾਉਣਾ ਬੱਕਰੀ ਬੁਕਰੀ ਦਾ ਵਿਚੇ ਧੱਕ ਦਿੰਦੇ ਪਾਣੀ ਪਾ ਦਿੰਦੇ ਆਹੋ ਆਹੋ ਤੇ ਚਲੋ ਜੀ ਦੇਦੋ ਪੈਂਹਟ ਰੁਪੀਏ ਦੇਦੋ ਸੱਠ ਰੁਪੀਏ ਬੱਕਰੀ ਦਾ ਦੁਧ ਪਾਇਆ ਉਹ ਤਾ ਉਦਾ ਗੁਰੂਆ ਵਧੋ ਵਧੀ ਸੰਘਣਾ ਹੋ ਜਾਂਦਾ ਠੀਕ ਆਹੋ ਤੇ ਦੇਦੋ ਸੱਠ ਰੁਪੀਏ ਹਾਜੀ ਹਾਜੀ ਹਮ ਹਾ ਇਦਾ ਦੇ ਤਾ ਹਲਾਤ ਬਣਾਏ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

ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆਪਣੀ ਸਹੇਲੀ ਬਾਰੇ। ਮੈਂ ਆਹ ਅੱਜ ਤੋਂ ਸਤ ਸਾਲ ਪਹਿਲਾ ਦੀ ਗੱਲ ਦੱਸਦਾ ਏ। ਮੈਂ school ਪੜ੍ਹਦਾ ਹੁੰਦਾ ਸੀ। ਦਸਵੀਂ class ਚ ਤੇ ਮੈਨੂੰ ਇੱਕ ਕੁੜੀ ਨਾਲ ਪਿਆਰ ਹੋਇਆ। ਪਹਿਲਾ ਵੀ ਹੈ ਦੋ ਤਾਂ ਸੀਗੀਆਂ ਤੇ ਜਿਹੜੀ ਮੈਨੂੰ ਬਹੁਤ ਦਿਲੋਂ ਪਿਆਰ ਕਰਦੀ ਸੀ- ਜਿਹਨੂੰ ਕਹਿੰਦੇ ਹਾਂ ਨਾ ਪਹਿਲਾ ਪਿਆਰ। ਕਹਿੰਦੇ ਆ ਨਾ ਬੰਦੇ ਸਾਰੀ ਉਮਰ ਜਿਥੇ ਦੁਨੀਆਂ ਗੱਲ, ਪਹਿਲਾ ਪਿਆਰ ਪਹਿਲਾ ਹੀ ਹੁੰਦਾ, ਆਹ ਗੱਲ ਸੱਚ ਹੈ। ਪਹਿਲਾ ਪਹਿਲਾ ਹੀ ਹੁੰਦਾ ਏ। ਮੈਂ ਪੈ ਗਿਆ ਕਿਸੇ ਹੋਰ ਕੁੜੀ ਦੇ ਚੱਕਰ ਚ। ਉਹ ਮੇਰੇ ਨਾਲ ਗਿਆਰਵੀਂ ਚ ਪੜ੍ਹਦੀ ਹੁੰਦੀ ਸੀਗੀ। ਮਤਲਬ ਵੀ ਮੈਨੂੰ ਜਿਹਨੂੰ ਕਹਿੰਦੇ ਹੁੰਦੇ ਆ ਵੀ ਪਹਿਲੀ ਨਿਗਾਹ ਨਾਲ ਵੇਖਿਆ ਵੀ ਪਿਆਰ ਹੋ ਗਿਆ, ਉਹ ਕੰਮ ਹੋਇਆ ਆਪਣਾ। ਮੇਰਾ relation ਚੱਲਦਾ ਸੀ ਕਿਤੇ ਹੋਰ ਤੇ ਮੈਨੂੰ ਹੋ ਗਿਆ ਉਸ ਕੁੜੀ ਨਾਲ ਪਿਆਰ। ਆਏ ਕਹਿੰਦੇ ਆ ਨਾ ਵੀ ਪੱਕਿਆ ਦਿਲੋਂ, ਉਹ ਦਿਲੋਂ ਹੋ ਗਿਆ, ਉਹ ਕੰਮ ਹੋਇਆ।

ਚਾਰ-ਪੰਜ ਦਿਨ, ਦਸ-ਪੰਦਰਾਂ ਦਿਨ ਲੰਘ ਗਏ ਏਦਾਂ ਈ। ਉਹ ਵੀ ਦੇਖਣ ਲੱਗ ਗਈ ਮੈਨੂੰ, ਦੇਖ-ਦੇਖ ਕੇ ਹੱਸੇ। ਮੈਂ ਸਮਝ ਗਿਆ, ਮੈਨੂੰ ਦੇਖ ਦੇਖ ਕੇ ਹੱਸਦੀ ਆ, ਕੋਈ ਚੱਕਰ ਹੈਗਾ ਵੀ, ਹੋ ਗਈ setting ਬੰਦੇ ਨੂੰ ਸਮਝ ਆ ਹੀ ਜਾਂਦੀ ਏ। ਕੋਈ ਨਾ ਕੋਈ ਚੱਕਰ ਹੈਗਾ ਵੀ, ਠੀਕ ਨੀ। ਕੁੜੀ ਦੇਖ ਰਹੀ ਆ। smiles ਕਰ ਰਹੀ ਆ ਤਾਂ ਪੱਕਾ ਕੋਈ ਚੱਕਰ ਹੋ ਜੂ ਗਾ। ਇਹ ਕਿਤੇ ਮੈਂ ਇੱਕ ਦਿਨ ਰੋਕ ਲਈ scooter ਤੇ ਮੈਂ ਕਿਹਾ ਏਦਾ ਏਦਾ ਗੱਲ ਏ, ਮੈਂ ਤੈਨੂੰ like ਕਰਦਾ। ਅੱਗੋ ਕਹਿੰਦੀ, ਮੈਨੂੰ time ਦੋ। ਮੈਂ ਤਿੰਨ-ਚਾਰ ਦਿਨ ਦਿੱਤੇ, reply ਨੀ ਆਇਆ। ਮੈਂ ਸਮਝ ਗਿਆ ਵੀ ਇਹਨੇ ਨੀ ਕਰਨੀ। ਤੇ ਥੋੜੇ ਕ ਦਿਨਾਂ ਬਾਅਦ ਜਦੋਂ ਉਹਨੂੰ ਦੇਖਣਾ ਬੰਦ ਕਰਤਾ ਮੈਂ, ਸਭ ਕੁਝ ਬੰਦ ਹੋ ਗਿਆ ਆਪਣਾ ਤੇ ਉਹ ਕੁੜੀ ਆਪਣੀ ਸਹੇਲੀ ਨੂੰ ਭੇਜ ਕੇ ਕਹਿੰਦੀ ਕਿ ਅੱਜ ਕੱਲ ਕੀ ਗੱਲ ਉਹਨੂੰ ਦੇਖਦੇ ਨੀ, ਕੁੜੀ ਨੂੰ ਮੈਂ ਕਿਹਾ ਯਾਰ ਉਹ respond ਹੀ ਨਹੀਂ ਦਿੰਦੀ ਪਈ, ਮੇਰੇ ਖਨੀ ਦੇਖਦੀ ਨੀ ਪਈ, ਮੈਂ ਕਾਹਤੇ ਦੇਖਾ। ਮੈਂ ਏਦਾਂ ਕਹਿ ਤਾ ਉਹਨੂੰ। ਤੇ ਉਹ ਮੈਨੂੰ ਕਹਿਣ ਲੱਗ ਗਈ ਕਿ ਤੁਸੀਂ ਏਦਾ ਕਾਹਨੂੰ ਕਿਹਾ ਉਹਨੂੰ। ਮੈਂ ਕਿਹਾ ਦੇਖ ਮੇਰੀ ਗੱਲ ਸੁਣ ਬੁਗੇ, ਮੈਂ ਕਿਹਾ ਦੇਖ ਪਿਆਰ ਨਾਲ ਗੱਲ ਸੁਣੀ ਮੇਰੀ। ਜਦੋਂ ਮੈਂ ਉਹਨੂੰ ਦੇਖਦਾ ਸੀਗਾ, ਜਦੋਂ ਭਾਓ ਖਾਣ ਲੱਗ ਗੀ। ਮੈਂ ਕਿਹਾ ਹੁਣ ਮੈਂ ਉਹਨੂੰ ਦੇਖਦਾ ਨੀ, ਮੈਨੂੰ ਕਹਿਣ ਲੱਗ ਗਈ ਦੇਖਦਾ ਨੀ। ਆਹ ਗੱਲ ਬਣੀ ਕੋਈ। ਮੈਂ ਕਿਹਾ ਮੇਰੇ ਕੋਲ ਛੱਤੀ ਕੁੜੀਆਂ ਮਰਦੀਆਂ, ਜੇ ਮੈਂ ਉਹਨੂੰ ਪਿਆਰ ਕਰਦਾ, ਕਹਿੰਦਾ ਕਿਸੇ ਗੱਲ ਪਿੱਛੇ ਕਰਦਾ ਉਹਨੂੰ। ਪਹਿਲੀ ਨਿਗਾਹ ਨਾਲ ਕੁੜੀ ਨਾਲ ਪਿਆਰ ਹੋ ਗਿਆ। ਪਹਿਲੀ ਵਾਰ ਹੋਇਆ ਇਦਾ। ਕਹਿੰਦੀ ਅੱਛਾ ਜੀ। ਇੰਨਾ ਪਿਆਰ ਕਰਦੇ ਓ ਉਹਨੂੰ। ਮੈਂ ਕਿਹਾ ਕਰਦੇ ਆ, ਤਾਂ ਹੀ ਕਹਿ ਰਿਹਾ ਤੈਨੂੰ। ਮੈਂ ਕਿਹਾ ਉਹਨੂੰ ਜਾ ਕੇ ਕਹਿ ਦੀ। ਅਹ ਕੁੜੀ ਦੀਆਂ friends ਪਤਾ ਹੁੰਦੀਆਂ ਏਦਾ ਦੀਆਂ, ਉਹਨੇ ਉਹਨੂੰ ਜਾ ਕੇ ਕਹਿ ਤਿਆ ਕਿਤੇ। ਬਈ ਮੈਨੂੰ ਕਹਿੰਦਾ ਵੀ ਹਾਂ ਬਈ। ਤੈਨੂੰ ਇਦਾਂ ਇਦਾਂ ਪਿਆਰ ਕਰਦਾ। ਉਹ ਅੱਧੀ ਛੁੱਟੀ ਚ ਆ ਗਈ ਮੇਰੇ ਕੋਲ। ਵੀ ਹਾਂ ਜੀ, ਮੈਨੂੰ ਪਿਆਰ ਕਰਦੇ ਓ। ਮੈਂ ਕਿਹਾ ਹਾਂ ਜੀ ਕਰਦਾ। ਤੇ ਕਹਿੰਦੀ ਤੁਸੀਂ ਦੱਸਿਆ ਕਿਉਂ ਨੀ ਮੈਨੂੰ ਕਹਿੰਦੀ, ਮੈਂ ਕਿਹਾ ਦੇਖ ਬੁਗੇ ਗੱਲ ਸੁਣ ਮੇਰੀ। ਮੈਂ ਤੈਨੂੰ ਤਾਂ ਹੀ ਦਸੂੰਗਾ ਜੇ ਤੂੰ ਮੇਰੇ ਨਾਲ ਗੱਲ ਕਰੂਗੀ। ਮੈਂ ਕਿਹਾ ਜੇ ਤੂੰ ਮੇਰੇ ਨਾਲ ਗੱਲ ਈ ਨੀ ਕਰਦੀ, ਮੈਂ ਕਿਦਾ ਦੱਸ ਦਾ ਤੈਨੂੰ।

ਇੰਨੀ ਸਮਝਦਾਰ ਸੀਗੀ ਕੁੜੀ, ਚੁੱਪਚਾਪ ਲੰਘਗੀ ਉਥੋਂ। ਤੇ ਉਹ ਕੁੜੀ ਲੰਘਗੀ ਚੁੱਪਚਾਪ ਤੇ ਮੈਨੂੰ phone ਆਇਆ ਉਹਦਾ। ਮੈਂ ਸਮਝ ਗਿਆ ਉਹਨੂੰ ਪਤਾ ਲੱਗ ਗਿਆ। ਮੈਂ phone ਚੱਕ ਲਿਆ। ਉਹ ਵਿਚਾਰੀ ਮੈਨੂੰ ਰੋ ਕੇ ਕਹਿੰਦੀ ਵੀ ਮੈਨੂੰ, ਤੁਸੀਂ ਮੇਰੇ ਨਾਲ ਰੱਖਣੀ ਆ ਕਿ ਉਹਦੇ ਨਾਲ ਰੱਖਣੀ ਆ, ਉਹਨੇ ਸਿੱਧਾ ਆਹ ਗੱਲ ਕਹੀ। ਮੈਂ ਤੋਰ ਭੋਰ ਹੋ ਗਿਆ। ਮੈਂ ਕਿਹਾ ਹੈਂ ਇਹਨੂੰ ਕਿਦਾਂ ਪਤਾ ਲੱਗ ਗਿਆ। ਮੈਂ ਕਿਹਾ ਏ ਜ਼ਰੂਰ ਪਤਾ ਲੱਗਿਆ ਹੋਣਾ ਕੁੜੀ ਨਾਲ ਖੜਾ, ਐ ਵੀ ਏਦਾਂ ਕਿਵੇਂ ਪਤਾ ਲੱਗ ਗਿਆ ਕਿ ਚੱਲਦੀ ਪਈ ਏ। ਮੈਂ ਕਿਹਾ ਤੂੰ ਪਾਗਲ ਏ, ਕੀ ਬੋਲਦੀ ਪਈ ਏ। ਕਹਿੰਦੀ ਮੈਂ ਪਤਾ ਕਰ ਲਿਆ ਤੂੰ ਉਹਦੇ ਨਾਲ ਰੱਖਣੀ ਆ, ਮੇਰੇ ਨਾਲ ਰੱਖਣੀ ਆ। ਮੈਂ ਕਿਹਾ ਮੈਂ ਉ ਹੀ ਹਵਾ-ਹਵਾ ਚ ਕਹਿ ਤੀਆ ਯਾਰ ਕਿ ਮੈਂ ਉਹਦੇ ਨਾਲ ਰੱਖਣੀ ਆ। ਉਹਨੇ phone ਕੱਟਿਆ। ਉਹਨੇ ਆਪਣਾ ਹੱਥ-ਹੁੱਥ ਵੱਢ ਲਿਆ। ਹੱਥ-ਹੁੱਥ ਵੱਢ ਲਿਆ ਉਹਨੇ ਆਪਣਾ। ਸੱਚੀ ਗੱਲ ਏ ਜੀ ਆਹ। ਹੱਥ-ਹੁੱਥ ਵੱਢ ਲਿਆ। ਹੱਥ-ਹੁੱਥ ਵੱਢ ਲਿਆ ਤੇ ਮੈਨੂੰ photos ਭੇਜੀਆਂ ਉਹਨੇ ਆਪਣੀਆਂ। ਹੱਥ-ਹੁੱਥ ਵੱਢੇ ਦਿਆਂ, ਕਹਿੰਦੀ ਮੈਂ ਮਰਨ ਲੱਗੀ ਆ ਜ਼ਹਿਰ ਖਾਣ। ਯੋ ਬੋਅ। ਮੈਂ ਕਿਹਾ ਯਾਰ ਜੋ ਮਰਜੀ ਕਰ, ਮੇਰੇ ਵੱਲੋਂ ਮਰ ਗੀ। ਤਾ ਕੁੜੀ ਦਾ ਮੁੜ ਕੇ ਮੈਨੂੰ phone ਨੀ ਆਇਆ ਜ਼ਿੰਦਗੀ ਚ। ਤੇ ਮੈਂ ਉਹਨਾਂ ਨੂੰ ਸਮੇਂ ਦੀ ਗੱਲ ਦੱਸਦਾ। ਤੇ ਮੇਰੀ ਨਵੀਂ ਨਾਲ ਚਲ ਰਹੀ ਸੀ, ਤੇ ਮੈਂ ਉਹਦੇ ਬਾਰੇ ਭੁੱਲ ਈ ਗਿਆ। ਤਾਂ ਵੀ ਮੈਂ ਉਹਨੂੰ ਕਹਿ ਤਿਆ ਵੀ ਇਦਾ ਇਦਾ ਮੇਰੀ ਚੱਲਦੀ ਸੀ ਕਿਸੀ ਨਾਲ, ਮੈਂ ਤੇਰੇ ਨਾਲ ਰੱਖਣੀ ਆ, ਯੇ ਬੋਅ। ਮੈਂ ਸਾਰੀ ਕੁੜੀਆਂ block ਕਰਤੀਆਂ। ਸਭ ਨਾਲ ਪਿਆਰ ਕਰਤਾ ਬੰਦ। ਮੈਂ ਤੇਰੇ ਨਾਲ ਰੱਖਣੀ ਏ। ਕਹਿੰਦੀ ਠੀਕ ਐ। ਉਹ ਵੀ serious ਹੋ ਗਈ। ਮੈਂ ਤੈਨੂੰ ਸਿੱਧੀ ਗੱਲ ਦੱਸਾ। ਆਪਣਾ ਐਨ ਵਧੀਆ relation ਸੀਗਾ, physical relation ਸਭ ਕੁਛ ਏਨ ਵਧੀਆ। ਪੰਜ ਛੇ ਸਾਲ ਬਾਅਦ ਕਿਤੇ ਉਹਨੂੰ ਪਤਾ ਲੱਗ ਗਿਆ ਕਿਤੇ ਕੰਮ ਖਰਾਬ ਏ ਮੇਰਾ। ਉਹ ਕੁੜੀ ਛੱਡ ਗੀ ਮੈਨੂੰ ਅੱਜ। ਉਹ ਕੁੜੀ ਕਿਸੀ ਹੋਰ ਨਾਲ set ਆ ਤੇ ਜਿਦਨ ਉਹ ਮੈਨੂੰ ਛੱਡ ਕੇ ਗਈ ਨਾ, ਮੈਨੂੰ ਰੋਣਾ ਆ ਗਿਆ। ਮੈਂ ਕਿਹਾ ਯਾਰ ਪ੍ਰਭੂ ਨਾਥ, ਪ੍ਰਭੂ ਆਹ ਤੂੰ ਚੰਗੀ ਨੀ ਕੀਤੀ। ਮੈਂ ਤੇਰੇ ਪਿੱਛੇ ਸਾਰੀਆਂ ਕੁੜੀਆਂ ਛੱਡ ਤੀਆਂ ਮੈਂ ਕਿਹਾ ਤੂੰ ਇਦਾ ਕਰਦੀ ਪਈ ਆ ਮੇਰੇ ਨਾਲ। ਉਹਨੂੰ ਕੋਈ ਫਰਕ ਨਾ ਪਏ। ਜਿਦਾ ਮੈਂ ਆਪਣੀ ਆਲੀ ਨਾਲ ਕੀਤਾ, ਉਹਨੇ ਉਦਾ same ਮੇਰੇ ਨਾਲ ਕੀਤਾ। ਮੇਰੇ ਘਰੇ ਪਤਾ ਸੀਗਾ ਉਹਦੇ ਬਾਰੇ। ਦੱਸ ਤਾ ਸੀ ਵੀ ਵਿਆਹ ਕਰਾਉਣਾ ਜੀ ਏਦੇ ਨਾਲ ਕਰਾਉਣਾ, ਹੋਰ ਕਿਸੇ ਨਾਲ ਨੀ ਕਰਾਉਣਾ। ਆਪਦਾ ਪੂਰੀ ਏਨ ਖੁੱਲ੍ਹੀ ਗੱਲਬਾਤ ਕਰ ਲੀ ਸੀ ਘਰੇ ਮੈਂ। ਉਧਰੋਂ ਮੇਰੇ ਘਰੇ ਵੀ ਆਂਦੀ ਸੀਗੀ। ਏਡੀ ਸਾਰੀ ਗੱਲ, ਮੇਰੇ ਘਰ ਦੀਆ ਨੂੰ ਵੀ ਪਤਾ ਸੀਗਾ ਉਹਦੇ ਬਾਰੇ ਸਭ ਕੁਛ। ਤੇ ਆਪਣਾ। ਤੇ ਉਹ ਘਰੋਂ ਆਉਣਾ ਬੰਦ ਕਰਤੀ। ਮੇਰੇ ਘਰ ਦੀਆਂ ਨਾਲ ਗੱਲ ਕਰਨਾ ਬੰਦ ਕਰਤੀ। ਉਹ ਮੈਨੂੰ ਛੱਡਿਆ, ਛੱਡਿਆ। ਮੇਰੇ ਘਰ ਦੀਆਂ ਨਾਲ ਗੱਲ ਕਰਨਾ ਬੰਦ ਕਰਤੀ। ਕਿਤੇ ਮੇਰੇ daddy ਨੂੰ daddy ਕਹਿਣਾ, mummy ਨੂੰ mummy ਕਹਿਣਾ। ਮੇਰੇ ਇਹ ਗੱਲ ਨਾ ਬਹੁਤ ਦਿਲ ਤੇ ਲੱਗੀ। ਮੈਂ ਪੁਰਾਣੀ ਆਲੀ ਨੂੰ phone ਕਰੀਆ। ਉਹਦਾ number ਮੈਨੂੰ ਅੱਜ ਵੀ ਯਾਦ ਏ। ਉਹ ਅਹ ਉਹਨੂੰ ਵੀ ਮੇਰਾ number ਯਾਦ ਏ। ਉਹਨੇ ਪਹਿਲੀ bell ਤੇ ਮੇਰਾ phone ਚੱਕ ਲਿਆ ਮੈਂ ਰੋਣ ਲੱਗ ਗਿਆ ਉਹਦੇ ਸਾਮਣੇ। ਮੈਂ ਕਿਹਾ ਅੱਜ ਯਾਰ ਯੇ ਏ, ਬੋ ਏ, ਮੇਰੇ ਨਾਲ ਧੋਖਾ ਹੋ ਗਿਆ। ਕਹਿੰਦੀ ਇੱਕ ਗੱਲ ਦੱਸਾ ਤੋਨੂੰ, ਮੈਂ ਕਿਹਾ ਹਾਂ ਜੀ, ਕਹਿੰਦੀ ਜੋ ਤੁਸੀਂ ਮੇਰੇ ਨਾਲ ਕੀਤਾ ਸੀ ਨਾ, ਵੀ ਹੁਣ ਥੋਡੇ ਨਾਲ ਉਹੀ ਹੋਇਆ। ਮੈਂ ਕਿਹਾ ਹਾਂ। ਮੈਂ ਕਿਹਾ ਮੈਨੂੰ ਸਜ਼ਾ ਮਿਲਗੀ। ਕਹਿੰਦੀ ਸਜ਼ਾ ਨੀ। ਮੈਂ ਕਿਹਾ ਮੇਰੇ ਕੋਲ ਵਾਪਸ ਆ ਜਾ। ਕਹਿੰਦੀ ਕਿਸ ਮੂੰਹ ਨਾਲ ਆਹ ਗੱਲ ਕਹਿੰਦਾ ਪਿਆ ਤੂੰ। ਕਹਿੰਦੀ ਆਹ ਦੱਸ ਕਿਸ ਮੂੰਹ ਨਾਲ ਆਹ ਗੱਲ ਕਹਿੰਦਾ ਪਿਆ ਤੂੰ ਮੈਨੂੰ। ਮੈਂ ਕਿਹਾ ਯਾਰ। ਮੈਨੂੰ ਮਾਫ ਕਰ ਦੇ। ਮੈਂ ਜਾਣ ਕੇ acting ਕਰੀ ਮਾੜੀ ਮੋਟੀ। ਮੈਨੂੰ ਆਏ ਸੀਗਾ ਬਸ ਮੇਰੇ ਕੋਲ ਆ ਜੇ ਉਹ। ਮੈਂ ਉਹਨੂੰ ਨਵੀਂ ਆਲੀ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ, ਕਿਸੇ ਵੀ ਤਰੀਕੇ ਨਾਲ। ਉਹ ਨੀ ਆਈ ਮੁੜ ਕੇ। ਉਹ ਕਹਿੰਦੀ ਮੈਂ ਹੁਣ ਖੁਸ਼ ਆ ਆਪਣੀ life ਚ।

ਮੈਂ ਕਿਦਾਂ ਤੇਰੀ ਗੱਲ ਦਾ ਯਕੀਨ ਕਰ ਲਾਂ। ਮੈਂ ਕਿਹਾ ਆਹ ਗੱਲ ਤਾਂ ਤੇਰੀ ਵੀ ਸਹੀ ਆ ਯਾਰ, ਮੈਂ ਕਿਹਾ ਤੂੰ ਯਕੀਨ ਕਰੂਗੀ ਵੀ ਕਿਉਂ। ਮੈਂ ਕਿਹਾ ਜੇ ਮੈਂ ਤੇਰਾ ਨਹੀਂ ਹੋ ਸਕਿਆ, ਤਾਂ ਦੁਬਾਰਾ ਕਿਦਾਂ ਹੋਜਾਗਾਂ। ਕਹਿੰਦੀ ਹਾਂ ਬਸ, ਲੱਗ ਗਿਆ ਨਾ ਪਤਾ ਕਹਿੰਦੀ।